ਲਿਬ੍ਰੇ ਆਫਿਸ ਬੇਸ ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ ਦੂਜੇ ਡੇਟਾ ਸੋਰਸਿਜ਼ ਨੂੰ ਐਕਸੈਸ ਕਰਣਾ odb ਡੇਟਾਬੇਸਿਜ਼ ਨੂੰ ਰਜਿਸਟਰ ਕਰਣਾ ਡੇਟਾ ਸੋਰਸਿਜ਼ ਵਿਊ ਕਰਣਾ ਅਤੇ ਰਾਈਟਰ ਵਿੱਚ ਡੇਟਾ ਸੋਰਸਿਜ਼ ਦਾ ਪ੍ਰਯੋਗ ਕਰਣਾ ਆਉ ਵੇਖੀਏ ਕੀ ਅਸੀਂ ਬੇਸ ਵਿੱਚ ਦੂਜੇ ਡੇਟਾ ਸੋਰਸਿਜ਼ ਤੱਕ ਕਿਵੇਂ ਪੁੱਜ ਸੱਕਦੇ ਹਾਂ
ਲਿਬ੍ਰੇ ਆਫਿਸ ਬੇਸ ਡੇਟਾਬੇਸਿਜ਼ ਤੋਂ ਅਲਾਵਾ ਦੂਜੇ ਡੇਟਾ ਸੋਰਸਿਜ਼ ਤੱਕ ਜਾਉਣ ਦੀ ਇਜਾਜ਼ਤ ਵੀ ਦਿੰਦਾ ਹੈ
ਇਹ ਇਹਨਾਂ ਨੂੰ ਦੂਜੇ ਲਿਬ੍ਰੇ ਆਫਿਸ ਡਾਕੂਮੈਂਟਸ ਨਾਲ ਲਿੰਕ ਕਾਰਣ ਦੀ ਇਜਾਜ਼ਤ ਵੀ ਦਿੰਦਾ ਹੈ
ਉਦਾਹਰਣ ਲਈ ਅਸੀਂ ਇੱਕ ਸਪ੍ਰੈਡਸ਼ੀਟ ਜਾਂ ਇੱਕ ਸਰਲ ਟੈਕਸਟ ਡਾਕੂਮੈਂਟ ਤੱਕ ਲਿਬ੍ਰੇ ਆਫਿਸ ਬੇਸ ਦੇ ਅੰਦਰੋਂ ਹੀ ਪਹੁੰਚ ਸੱਕਦੇ ਹਾਂ
ਅਤੇ ਫੇਰ ਇਹਨਾਂ ਨੂੰ ਲਿਬ੍ਰੇ ਆਫਿਸ ਰਾਈਟਰ ਡਾਕੂਮੈਂਟ ਨਾਲ ਲਿੰਕ ਕਰ ਸੱਕਦੇ ਹਾਂ
ਉਦਾਹਰਣ ਲਈ ਆਉ ਲਿਬ੍ਰੇ ਆਫਿਸ ਕੈਲਕ ਨਾਲ ਇੱਕ ਉਦਾਹਰਣ ਸਪ੍ਰੈਡਸ਼ੀਟ ਬਣਾਈਏ
ਸਟਾਰਟ ਮੈਨਿਊ ਜੀਟੀਜੀਟੀ ਏਐਲਐਲ ਪ੍ਰੋਗਰਾਮਜ਼ ਆੱਲ ਪ੍ਰੋਗ੍ਰਾਮਜ਼ ਤੇ ਕਲਿੱਕ ਕਰੋ ਅਤੇ ਲਿਬਰਿਓਫਿਸ ਸੂਟ ਲਿਬ੍ਰੇ ਆਫਿਸ ਸੂਟ ਮੈਨਿਊ ਖੋਲੋ
ਜਾਂ ਜੇ ਲਿਬ੍ਰੇ ਆਫਿਸ ਪਹਿਲਾਂ ਤੋਂ ਹੀ ਖੁੱਲਾ ਹੈ ਤਾਂ ਫਾਈਲ ਫਾਈਲ ਨਿਊ ਨਿਊ ਅਤੇ ਸਪ੍ਰੈਡਸ਼ੀਟ ਸਪ੍ਰੈਡਸ਼ੀਟ ਤੇ ਕਲਿੱਕ ਕਰੋ ਅਤੇ ਇੱਕ ਨਵੀਂ ਸਪ੍ਰੈਡਸ਼ੀਟ ਖੋਲੋ
ਹੁਣ ਇਸ ਸਪ੍ਰੈਡਸ਼ੀਟ ਵਿੱਚ ਆਉ ਕੁਝ ਸੈਂਪਲ ਡੇਟਾ ਟਾਈਪ ਕਰੀਏ ਜਿਸ ਤਰਾਂ ਇਮੇਜ ਵਿੱਚ ਦਿਖਾਇਆ ਗਿਆ ਹੈ
ਲਟ ਵਕਫ਼ਾ ਜੀਟੀ ਅਤੇ ਇਸ ਸਪ੍ਰੈਡਸ਼ੀਟ ਨੂੰ ਲਾਈਬ੍ਰੇਰੀ ਮੈਂਬਰਜ਼ ਲਾਈਬ੍ਰੇਰੀ ਮੈਂਬਰਜ਼ ਦੇ ਤੌਰ ਤੇ ਇੱਕ ਡਾਈਰੈਕਟ੍ਰੀ ਲੋਕੇਸ਼ਨ ਉੱਤੇ ਸੇਵ ਕਰੋ
ਆਉ ਹੁਣ ਇਸ ਲੋਕੇਸ਼ਨ ਨੂੰ ਯਾਦ ਕਰੀਏ ਕਿਓਂਕੀ ਸਾਨੂੰ ਆਪਣੇ ਉਦਾਹਰਣ ਵਿੱਚ ਅੱਗੇ ਇਹ ਫਾਈਲ ਇਸਤੇਮਾਲ ਕਰਣੀ ਪਵੇਗੀ
ਅਤੇ ਅਸੀਂ ਕੈਲਕ ਵਿੰਡੋ ਬੰਦ ਕਰ ਦਿਆਂਗੇ
ਚੰਗਾ ਆਉ ਹੁਣ ਵੇਖੀਏ ਕਿ ਅਸੀਂ ਲਿਬ੍ਰੇ ਆਫਿਸ ਤੋਂ ਇਸ ਸਪ੍ਰੈਡਸ਼ੀਟ ਤੱਕ ਕਿਵੇਂ ਪਹੁੰਚ ਸੱਕਦੇ ਹਾਂ
ਇਹ ਕਰਣ ਲਈ ਬੇਸ ਨੂੰ ਵਿੰਡੋਜ਼ ਸਟਾਰਟ ਮੈਨਿਊ ਤੋਂ ਖੋਲੋ ਜਾਂ ਜੇਕਰ ਲਿਬ੍ਰੇ ਆਫਿਸ ਪਹਿਲਾਂ ਤੋਂ ਹੀ ਖੁੱਲਾ ਹੈ ਤਾਂ ਅਸੀਂ ਫਾਈਲ ਨਿਊ ਅਤੇ ਡੇਟਾਬੇਸ ਤੇ ਕਲਿੱਕ ਕਰ ਸੱਕਦੇ ਹਾਂ
ਹੁਣ ਇਹ ਡੇਟਾਬੇਸ ਵਿਜ਼ਰਡ ਖੋਲ ਦਿੰਦਾ ਹੈ
ਇੱਥੇ ਅਸੀਂ ਕਲਿੱਕ ਕਰਦੇ ਹਾਂ -Connect ਟੋ ਅਨ ਐਕਸਿਸਟਿੰਗ databaseਕਨੈਕਟ ਟੂ ਐਨ ਐਗਜ਼ਿਸਟਿੰਗ ਡੇਟਾਬੇਸ ਹੁਣ ਡ੍ਰਾਪਡਾਉਨ ਤੇ ਕਲਿੱਕ ਕਰੋ
ਇਸ ਸੂਚੀ ਵਿੱਚ ਵੱਖ ਵੱਖ ਡੇਟਾਬੇਸ ਸੋਰਸਿਜ਼ ਵੇਖੋ ਜਿੱਥੇ ਤੱਕ ਬੇਸ ਪਹੁੰਚ ਸੱਕਦਾ ਹੈ
ਅਤੇ ਅਸੀਂ ਇੱਥੇ ਸਪ੍ਰੈਡਸ਼ੀਟ ਸਪ੍ਰੈਡਸ਼ੀਟ ਤੇ ਕਲਿੱਕ ਕਰਾਂਗੇ
ਅਤੇ ਨੈਕਸਟ ਨੈਕਸਟ ਬਟਨ ਉੱਤੇ
ਹੁਣ ਬਰੋਜ਼ ਬ੍ਰਾਉਜ਼ ਬਟਨ ਦਾ ਪ੍ਰਯੋਗ ਕਰਕੇ ਸਪ੍ਰੈਡਸ਼ੀਟ ਨੂੰ ਉੱਥੇ ਭਾਲੀਏ ਜਿੱਥੇ ਅਸੀਂ ਇਸਨੂੰ ਪਹਿਲੇ ਸੇਵ ਕੀਤਾ ਸੀ
ਜੇ ਸਪ੍ਰੈਡਸ਼ੀਟ ਦਾ ਕੋਈ ਪਾਸਵਰਡ ਹੈ ਤਾਂ ਇਹ ਦੇਣਾ ਪਵੇਗਾ
ਪਰ ਇੱਥੇ ਸਾਨੂੰ ਇਸਦੀ ਕੋਈ ਲੋੜ ਨਹੀਂ
ਆਉ ਨੈਕਸਟ ਨੈਕਸਟ ਬਟਨ ਤੇ ਕਲਿੱਕ ਕਰੀਏ
ਆਉ ਹੁਣ ਸਪ੍ਰੈਡਸ਼ੀਟ ਨੂੰ ਇੱਕ ਡੇਟਾਸੋਰਸ ਵਾਂਗ ਰਜਿਸਟਰ ਕਰੀਏ ਅਤੇ ਐਡੀਟਿੰਗ ਲਈ ਇਸਨੂੰ ਓਪਨ ਕਰੀਏ ਅਤੇ ਫਿਨਿਸ਼ ਫਿਨਿਸ਼ ਬਟਨ ਤੇ ਕਲਿੱਕ ਕਰੀਏ
ਆਉ ਡੇਟਾਬੇਸ ਨੂੰ ਕੋਈ ਨਾਮ
ਆਉ ਟਾਈਪ ਕਰੀਏ ਲਾਈਬ੍ਰੇਰੀ membersਲਾਈਬ੍ਰੇਰੀਮੈਂਬਰਜ਼
ਸੇਵ ਐਜ਼ ਟਾਈਪ ਤੇ ਧਿਆਨ ਦਿਓ160 ਇਹ ਦੱਸ ਰਿਹਾ ਹੈ ਓਡੀਐਫ ਡੇਟਾਬੇਸ ਜੋ ਸਾਡੇ ਕੇਸ ਵਿੱਚ ਹੈ odb
ਅਤੇ ਇਸਨੂੰ ਉਸੀ ਲੋਕੇਸ਼ਨ ਤੇ ਸੇਵ ਕਰੋ ਜਿੱਥੇ ਸਪ੍ਰੈਡਸ਼ੀਟ ਕੀਤੀ ਸੀ
ਲਉ ਹੁਣ ਅਸੀਂ ਸਪ੍ਰੈਡਸ਼ੀਟ ਨੂੰ ਬੇਸ ਵਿੱਚ ਇੱਕ ਡੇਟਾ ਸੋਰਸ ਦੇ ਤੌਰ ਤੇ ਰਜਿਸਟਰ ਕਰ ਲਿਆ ਹੈ
ਅਸੀਂ ਹੁੱਨ ਪ੍ਰਮੁੱਖ ਬੇਸ ਵਿੰਡੋ ਵਿੱਚ ਹਾਂ
ਇੱਥੇ ਆਉ ਲੈਫਟ ਪੈਨਲ ਵਿੱਚ Tablesਟੇਬਲਜ਼ ਆਈਕਨ ਤੇ ਕਲਿੱਕ ਕਰੀਏ
ਟੇਬਲਜ਼ ਤੇ ਧਿਆਨ ਦਿਓ ਸ਼ੀਟ 1 ਸ਼ੀਟ 1 ਸ਼ੀਟ 2 ਸ਼ੀਟ 2 ਅਤੇ ਸ਼ੀਟ 3 ਸ਼ੀਟ 3
ਆਉ ਸ਼ੀਟ 1 ਸ਼ੀਟ 1 ਤੇ ਡਬਲ ਕਲਿੱਕ ਕਰੀਏ ਅਤੇ ਇਸਨੂੰ ਖੋਲੀਏ
ਸਪ੍ਰੈਡਸ਼ੀਟ ਦਾ ਡੇਟਾ ਤੁਹਾਡੇ ਸਾਹਮਣੇ ਹੈ
ਹੁਣ ਸਪ੍ਰੈਡਸ਼ੀਟ ਤੱਕ ਪਹੁੰਚਣ ਦੇ ਇਸ ਤਰੀਕੇ ਨਾਲ ਅਸੀਂ ਇੱਥੋਂ ਕੋਈ ਬਦਲਾਵ ਨਹੀਂ ਕਰ ਸੱਕਦੇ
ਅਸੀਂ ਇੱਥੋਂ ਕੇਵਲ ਡੇਟਾ ਦੇਖ ਸੱਕਦੇ ਹਾਂ ਜਾਂ ਕਵੇਰੀਜ਼ ਤਿਆਰ ਕਰ ਸੱਕਦੇ ਹਾਂ ਜਾਂ ਪਹਿਲਾਂ ਬਣੇ ਡੇਟਾ ਤੇ ਆਧਾਰਿਤ ਰਿਪੋਰਟਾਂ ਤਿਆਰ ਕਰ ਸੱਕਦੇ ਹਾਂ
ਸੋ ਪਰਿਵਰਤਨ ਸਿੱਧੇ ਸਪ੍ਰੈਡਸ਼ੀਟ ਉੱਤੇ ਹੀ ਕਰਣੇ ਪੈਣਗੇ
odb ਡੇਟਾਬੇਸਿਜ਼ ਨੂੰ ਰਜਿਸਟਰ ਕਰਣਾ
ਕੁਝ ਦੂਜੇ ਪ੍ਰੋਗਰਾਮ ਵੀ ਨੈ ਜਿਹੜੇ odb ਡੇਟਬੇਸਿਜ਼ ਬਣਾ ਸੱਕਦੇ ਹਨ ਜਿਵੇਂ ਕਿ openofficeਓਰਗ
ਇਹਨਾਂ ਨੂੰ ਲਿਬ੍ਰੇਆਫਿਸ ਬੇਸ ਅੰਦਰ ਇਸਤੇਮਾਲ ਕਰਣ ਲਈ ਤੁਹਾਨੂੰ ਇਹਨਾਂ ਨੂੰ ਪਹਿਲਾਂ ਬੇਸ ਵਿੱਚ ਰਜਿਸਟਰ ਕਰਣਾ ਪਏਗਾ
ਕਿਸੇ ਵੀ odb ਡੇਟਾਬੇਸ ਨੂੰ ਰਜਿਸਟਰ ਕਰਣ ਲਈ ਤੁਹਾਨੂੰ ਕਰਣਾ ਪਏਗਾ - ਉਪਨ ਬੇਸ ਅਤੇ 1
ਚੁਣੋ ਟੂਲਜ਼ ਟੂਲਜ਼ optionsਆਪਸ਼ੰਜ ਲਿਬਰਿਓਫਿਸ baseਲਿਬ੍ਰੇ ਆਫਿਸ ਬੇਸ ਅਤੇ ਡੇਟਾਬੇਸ ਡੇਟਾਬੇਸਿਜ਼ 2
ਰਜਿਸਟਰਡ ਡੇਟਾਬੇਸਿਜ਼ ਹੇਠ ਨਿਊ ਨਿਊ ਤੇ ਕਲਿੱਕ ਕਰੋ
ਜਿੱਥੇ ਡੇਟਾਬੇਸ ਸਥਿਤ ਹੈ ਉੱਥੇ ਤੱਕ browseਬ੍ਰਾਉਜ਼ ਕਰੋ ਅਤੇ ਧਿਆਨ ਰੱਖੋ ਕਿ ਰਜਿਸਟਰਡ ਨਾਂ ਸਹੀ ਹੋਵੇ
ਅਤੇ ਓਕ ਓਕੇ ਬਟਨ ਤੇ ਕਲਿੱਕ ਕਰੋ
ਆਉ ਵੇਖੀਏ ਕਿ ਅਸੀਂ ਲਿਬ੍ਰੇ ਆਫਿਸ ਵਿੱਚ ਡੇਟਾ ਸੋਰਸਿਜ਼ ਕਿਵੇਂ ਦੇਖ ਸੱਕਦੇ ਹਾਂ
ਇਸ ਲਈ ਆਉ ਅਸੀਂ ਉਹੀ ਉਦਾਹਰਨ ਸਪ੍ਰੈਡਸ਼ੀਟ ਫੜੀਏ ਜੋ ਅਸੀਂ ਬੇਸ ਵਿੱਚ ਰਜਿਸਟਰ ਕੀਤੀ ਸੀ
ਹੁਣ ਅਸੀਂ ਇਸਨੂੰ ਲਿਬ੍ਰੇ ਆਫਿਸ ਰਾਈਟਰ ਜਾਂ ਕੈਲਕ ਵਿੱਚ ਪ੍ਰਯੋਗ ਕਰ ਸੱਕਦੇ ਹਾਂ
ਉਦਾਹਰਣ ਦੇ ਤੌਰ ਤੇ ਆਉ ਵੇਖੀਏ ਕਿ ਅਸੀਂ ਇਸਨੂੰ ਲਿਬ੍ਰੇ ਆਫਿਸ ਰਾਈਟਰ ਦੇ ਅੰਦਰ ਕਿਵੇਂ ਵੇਖ ਸੱਕਦੇ ਹਾਂ
ਆਉ ਪਹਿਲਾਂ ਬੇਸ ਵਿੰਡੋ ਤੋਂ ਰਾਈਟਰ ਖੋਲੀਏ
ਇਸ ਲਈ ਕਲਿੱਕ ਕਰੀਏ ਫਾਈਲ ਫਾਈਲ ਨਿਊ ਨਿਊ ਅਤੇ ਫੇਰ ਟੈਕਸਟ documentਟੈਕਸਟ ਡਾਕੂਮੈਂਟ
ਅਸੀਂ ਹੁਣ ਰਾਈਟਰ ਵਿੰਡੋ ਵਿੱਚ ਹਾਂ
ਉਪਲੱਭਧ ਡੇਟਾ ਸੋਰਸਿਜ਼ ਵੇਖਣ ਲਈ ਅਸੀਂ ਉੱਪਰ ਦਿੱਤੇ ਹੋਏ ਵਿਊ ਮੈਨਿਊ ਤੇ ਕਲਿੱਕ ਕਰਦੇ ਹਾਂ ਅਤੇ ਫੇਰ ਡੇਟਾ ਸੋਰਸਿਜ਼ ਤੇ
ਜਾਂ ਫੇਰ ਅਸੀਂ ਫ਼4 ਕੀ ਪ੍ਰੈਸ ਕਰਦੇ ਹਾਂ
ਅਸੀਂ ਹੁਣ ਖੱਬੇ ਪਾਸੇ ਟਾਪ ਉੱਤੇ ਰਜਿਸਟਰਡ ਡੇਟਾਬੇਸਿਜ਼ ਦੀ ਸੂਚੀ ਵੇਖ ਸੱਕਦੇ ਹਾਂ ਜਿਸ ਵਿੱਚ ਸ਼ਾਮਿਲ ਹਨ ਲਾਈਬ੍ਰੇਰੀ ਮੈਂਬਰਜ਼ ਜੋ ਅਸੀਂ ਹੁਣੇ ਬਣਾਏ ਹਨ
ਡੇਟਾਬੇਸ ਵੇਖਣ ਲਈ ਅਸੀਂ ਇਸ ਨੂੰ ਖੋਲਾਂਗੇ ਡੇਟਾਬੇਸ ਦੇ ਨਾਂ ਦੇ ਖੱਬੇ ਲੱਗੇ ਪਲੱਸ ਸਿੰਬਲ ਤੇ ਕਲਿੱਕ ਕਰ ਕੇ
ਅਤੇ ਅਸੀਂ ਟੇਬਲਜ਼ ਐਕਸਪੈਂਡ ਕਰਾਂਗੇ
ਇੱਥੇ ਹਨ ਸ਼ੀਟ 1 2 ਅਤੇ 3
ਆਉ ਸ਼ੀਟ 1ਸ਼ੀਟ 1 ਤੇ ਕਲਿੱਕ ਕਰੋ
ਸੋ ਇਹ ਰਿਹਾ ਸਾਡਾ ਡੇਟਾ ਰਾਈਟਰ ਵਿੰਡੋ ਤੇ ਟਾਪ ਉੱਤੇ ਸੱਜੇ ਪਾਸੇ
ਹੁਣ ਅਸੀਂ ਵੇਖਾਂਗੇ ਕਿ ਅਸੀਂ ਇਸ ਡੇਟਾ ਨੂੰ ਆਪਣੇ ਉਦਾਹਰਣ ਵਾਲੇ ਰਾਈਟਰ ਡਾਕੂਮੈਂਟ ਵਿੱਚ ਕਿਵੇਂ ਇਸਤੇਮਾਲ ਕਰ ਸੱਕਦੇ ਹਾਂ
ਜੇ ਅਸੀਂ ਉੱਤੇ ਦਿੱਤੇ ਟੇਬਲ ਦਾ ਸਾਰਾ ਡੇਟਾ ਇਸਤੇਮਾਲ ਕਰਣਾ ਹੈ ਤਾਂ ਅਸੀਂ ਪਹਿਲਾਂ ਉੱਥੇ ਦੇ ਸਾਰੇ ਰਿਕਾਰਡ ਚੁਣਾਂਗੇ
ਇਸ ਲਈ ਆਉ ਪਹਿਲੇ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈਲ ਤੇ ਕਲਿੱਕ ਕਰੀਏ
ਫੇਟ ਸ਼ਿਫਟ ਕੀ ਪ੍ਰੈਸ ਕਰਕੇ ਅਸੀਂ ਆਖ਼ਰੀ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈਲ ਤੇ ਕਲਿੱਕ ਕਰਾਂਗੇ
ਧਿਆਨ ਦਿਓ ਕਿ ਸਾਰਾ ਡੇਟਾ ਹਾਈਲਾਈਟ ਹੋ ਜਾਂਦਾ ਹੈ
ਅਸੀਂ ਹੁਣ ਇਸਨੂੰ ਥੱਲੇ ਦੇ ਰਾਈਟਰ ਡਾਕੂਮੈਂਟ ਵਿੱਚ ਕਲਿੱਕ ਡ੍ਰੈਗ ਅਤੇ ਡ੍ਰਾਪ ਡਰੈਗ ਏਐਮਪੀ ਡਰੌਪ ਕਰ ਦਿਆਂਗੇ
ਅੱਗੇ ਅਸੀਂ ਵੇਖਦੇ ਹਾਂ ਇੱਕ ਪੌਪ ਅੱਪ ਵਿੰਡੋ ਜਿਸ ਦਾ ਟਾਈਟਲ ਹੈ160 ਇੰਸਰਟ ਡੇਟਾਬੇਸ ਕੋਲਮਨਜ਼ ਇਨਸਰਟ ਡੇਟਾਬੇਸ ਕਾਲਮਜ਼
ਸੋ ਇੱਥੇ ਅਸੀਂ ਟਾਪ ਉੱਤੇ ਟੇਬਲ ਆਪਸ਼ਨ ਟੇਬਲ ਆਪਸ਼ਨ ਤੇ ਕਲਿੱਕ ਕਰਾਂਗੇ
ਅਤੇ ਫੇਰ ਸਾਰੇ ਫੀਲਡਾਂ ਨੂੰ ਖੱਬੀ ਤੋਂ ਸੱਜੀ ਲਿਸਟ ਵਿੱਚ ਲੈ ਜਾਣ ਲਈ ਡਬਲ ਐਰੋ ਬਟਨ ਤੇ ਕਲਿੱਕ ਕਰਾਂਗੇ
ਇੱਥੇ ਆਏ ਵੱਖ ਵੱਖ ਵਿਕਲਪਾਂ ਤੇ ਗੌਰ ਕਰੋ
ਇਸ ਵੇਲੇ ਅਸੀਂ ਕੇਵਲ ਓਕ ਬਟਨ ਤੇ ਕਲਿੱਕ ਕਰਾਂਗੇ
ਅਤੇ ਇਹ ਹੈ ਡਾੱਕੂਮੈਂਟ ਵਿੱਚ ਮੌਜੂਦ ਸਾਰੇ ਡੇਟਾ ਦਾ ਟੇਬਲ
ਆਉ ਹੁਣ ਵੇਖੀਏ ਕਿ ਅਸੀਂ ਕੱਲਾ ਕੱਲਾ ਫੀਲਡ ਕਿਵੇਂ ਇੰਸਰਟ ਕਰ ਸੱਕਦੇ ਹਾਂ
ਆਉ ਰਾਈਟਰ ਡਾਕੂਮੈਂਟ ਦੇ ਟਾਪ ਤੇ ਜਾਈਏ ਅਤੇ ਐਂਟਰ ਕੀ ਦੋ ਵਾਰ ਪ੍ਰੈਸ ਕਰਿਏ
ਫੇਰ ਟਾਪ ਉੱਤੇ ਖੱਬੇ ਪਾਸੇ ਜਾਈਏ
ਇੱਥੇ ਟਾਈਪ ਕਰੀਏ ਮੈਂਬਰ Name ਮੈਂਬਰ ਨਾਮ ਕੋਲਨ ਅਤੇ ਫੇਰ ਟਾਪ ਸੱਜੇ ਪਾਸੇ ਡੇਟਾ ਸੋਰਸਿਜ਼ ਏਰੀਆ ਵਿੱਚ ਨਾਮੇ ਨਾਂ ਵਾਲੇ ਕਾਲਮ ਤੇ ਕਲਿੱਕ ਕਰੋ
ਅਸੀਂ ਹੁਣ ਇਸਨੂੰ ਟਾਈਪ ਕੀਤੇ ਟੈਕਸਟ ਦੇ ਨਜ਼ਦੀਕ ਕਲਿੱਕ ਡ੍ਰੈਗ ਅਤੇ ਡ੍ਰਾਪ ਕਰ ਦਿਆਂਗੇ
ਅਸੀਂ ਟੈਬ ਕੀ ਪ੍ਰੈਸ ਕਰੋ ਅਤੇ ਟਾਈਪ ਕਰਾਂਗੇ ਫੋਨ number ਫੋਨ ਨੰਬਰ ਕੋਲਨ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰਣਾ ਹੈ ਨਹੀਂ160 ਅਸੀਂ ਟਾਪ ਤੋਂ ਫੋਨ ਕਾਲਮ ਨੂੰ ਕਲਿੱਕ ਅਤੇ ਡ੍ਰੈਗ ਕਰਾਂਗੇ ਅਤੇ ਆਪਣੇ ਟੈਸਕਟ ਤੇ ਨਜ਼ਦੀਕ ਡ੍ਰਾਪ ਕਰ ਦਿਆਂਗੇ
ਆਉ ਹੁਣ ਅਸੀਂ ਪਹਿਲੇ ਰਿਕਾਰਡ ਨੂੰ ਇਸਦੇ ਖੱਬੇ ਪਾਸੇ ਦੇ ਗ੍ਰੇ ਸੈਲ ਤੇ ਕਲਿੱਕ ਕਰ ਕੇ ਇਸਨੂੰ ਹਾਈਲਾਈਟ ਕਰੀਏ
ਅਤੇ ਫੇਰ ਅਸੀਂ ਦਾਤਾ ਟੋ ਫੀਲਡਜ਼ ਡੇਟਾ ਟੁ ਫੀਲਡਜ਼ ਆਈਕਨ ਤੇ ਕਲਿੱਕ ਕਰਾਂਗੇ
ਇਹ ਪਾਇਆ ਜਾ ਸੱਕਦਾ ਹੈ ਟੇਬਲ ਡੇਟਾ ਟੂਲਬਾਰ ਵਿੱਚ ਟਾਪ ਉੱਤੇ ਫਾਰਮੈਟਿੰਗ ਟੂਲਬਾਰ ਦੇ ਹੇਠ
ਧਿਆਨ ਦਿਓ ਕਿ ਉੱਪਰ ਦੇ ਟੇਬਲ ਦੇ ਵਿੱਚ ਦਾ ਡੇਟਾ ਹੁਣ ਰਾਈਟਰ ਡਾਕੂਮੈਂਟ ਵਿੱਚ ਹੈ
ਇੱਕ ਹੋਰ ਰਿਕਾਰਡ ਲਿਆਉਣ ਲਈ ਸਾਨੂੰ ਕੇਵਲਾ ਦੂਜਾ ਰਿਕਾਰਡ ਹਾਈਲਾਈਟ ਕਰਣਾ ਹੈ ਅਤੇ ਫੇਰ ਡੇਟਾ ਟੂ ਫੀਲਡਜ਼ ਆਈਕਨ ਇਸਤੇਮਾਲ ਕਰਣਾ ਹੈ
ਲਉ ਅਸੀਂ ਸਿੱਖ ਲਿਆ ਕਿ ਲਿਬ੍ਰੇ ਆਫਿਸ ਡਾਕੂਮੈਂਟਸ ਵਿੱਚ ਡੇਟਾ ਸੋਰਸਿਜ਼ ਕਿਵੇਂ ਇਸਤੇਮਾਲ ਕਰਣੇ ਹਨ
ਇਸੀ ਨਾਲ ਅਸੀਂ ਲਿਬ੍ਰੇ ਆਫ਼ਿਜ਼ ਬੇਸ ਵਿੱਚ ਦੂਜੇ ਡੇਟਾ ਸੋਰਸਿਜ਼ ਤੱਕ ਪੁੱਜਣ ਬਾਰੇ ਟਿਊਟੋਰੀਅਲ ਦੇ ਅੰਤ ਤੇ ਆ ਗਏ ਹਾਂ
ਸੰਖੇਪ ਵਿੱਚ ਅਸੀਂ ਸਿੱਖਿਆ ਹੈ160 ਦੂਜੇ ਡੇਟਾ ਸੋਰਸਿਜ਼ ਤੱਕ ਪੁੱਜਣਾ odb ਡੇਟਬੇਸਿਜ਼ ਨੂੰ ਰਜਿਸਟਰ ਕਰਣਾ ਡੇਟਾ ਸੋਰਸਿਜ਼ ਨੂੰ ਵਿਊ ਕਰਣਾ ਅਤੇ ਰਾਈਟਰ ਵਿੱਚ ਡੇਟਾ ਸੋਰਸਿਜ਼ ਦਾ ਪ੍ਰਯੋਗ ਕਰਣਾ ਸਪੋਕਨ ਟਿਊਟੋਰੀਅਲ ਪ੍ਰੌਜੈਕਟ ਟਾਕ ਟੁ ਦ ਟੀਚਰ ਪ੍ਰੌਜੈਕਟ ਦਾ ਇੱਕ ਭਾਗ ਹੈ
ਜੋ ਆਈਸੀਟੀ ਐਮਐਚਆਰਡੀ ਗਰਵਨਮੇਂਟ ਆਫ ਇੰਡੀਆ ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਅਧੀਨ ਚਲਾਇਆ ਜਾ ਰਿਹਾ ਹੈ
ਇਸ ਪ੍ਰੌਜੈਕਟ ਦਾ ਸੰਭਾਲ ਕਰ ਰਹੇ ਹੱਨ httpspoken tutorialorg ਇਸ ਬਾਰੇ ਹੋਰ ਜਾਣਕਾਰੀ ਇਸ ਲਿੰਕ ਤੇ ਉਪਲਭਧ ਹੈ httpspoken tutorialorgNMEICT Intro
ਇਸ ਸਕ੍ਰਿਪਟ ਦਾ ਯੋਗਦਾਨ ਕੀਤਾ ਡੈਜ਼ੀਕ੍ਰਿਊ ਸੋਲੂਸ਼ਨਜ਼ ਪੀਵੀਟੀ
ਐੱਲਟੀਡੀ ਵੱਲੋਂ ਪ੍ਰਿਯਾ ਸੁਰੇਸ਼ ਨੇ
ਮੈ ਹੁੰਣ ਆਪ ਤੋ ਵਿਦਾ ਲੈਂਦੀ ਹਾਂ
ਭਾਗ ਲੈਣ ਲਈ ਧੰਨਵਾਦ